ਅੱਛਾ ਕਾਹਦਾ ਨਸ਼ਾ ਕਰਦੀ ਆ ਏਹ ਤਾਂ ਚਿੱਟਾ ਚੁਟਾ ਸਾਰੇ hello

ਪਤਾ ਨੀ, ਕਹਿੰਦੇ ਆ ਕੀ ਕਹਿੰਦੇ ਚਿੱਟਾ ਲਾਉਂਦੀ ਆ ਹਮ ਯਾਰ ਬਬੋ ਮੇਰਾ ਪੇਟ ਬੜਾ ਨਿਕਲ ਆਇਆ ਅੱਗੇ ਮੈਂ ਕੀ ਕਰਾ gym join ਕਰ ਮੇਰੇ ਨਾਲ਼

ਅਵੇ ਬਨ ਜਾਣਾ

ਮੈਨੀ ਬਣਨ ਦੇਣਾ ਏਹ ਗੱਲ ਭੁੱਲਜਾ ਤੂੰ ਦੇਖੀ ਜਾਂ ਤੂੰ ਬਸ, ਬਨ ਜਾਣਾ ਹੁਣ ਥੋੜੇ ਦਿਨਾਂ ਚ ਚੱਲ, ਜੁੱਤੀਆਂ ਖਾਏਗੀ ਮੇਰੇ ਕੋ ਚੰਦਰੀ ਦੇਖੀ ਫੇਰ ਕਿੱਡਾ ਵੱਡਾ ਬਾਹਰ ਆਉਂਦਾ

ਦੋੜਿਆ ਕਰ, ਜਦੋਂ ਵੀ ਜਾਂਦੀ ਹੁੰਦੀ ਨਾ ਦੁਕਾਨ ਤੇ ਦੋੜ ਲਾ ਕੇ ਜਾਇਆ ਕਰ ਇੱਦਾਂ ਨਾ ਜਾਇਆ ਕਰ ਤੁਰਦੀ ਤੁਰਦੀ

ਹੋਰ ਸੁਣਾ ਵਧੀਆ ਵਾਂ ਮੈਨੂੰ ਕੀ ਬਣਾ ਕੇ ਦੇਣਾ ਹੁਣ ਕੀ ਬਣਾ ਕੇ ਦੇਆਂ ਜਿਹਦਾ ਕਾਡ ਬਣਾਉਣ ਡਈ ਜਿਹਦਾ ਕਾਡ ਬਣਉਣ ਦਈ ਮੈਂ ਤੇਰੇ ਵਾਸਤੇ ਬਣਾਉਣ ਦੀ ਏਹ ਕਿਹਦੇ ਵਾਸਤੇ ਬਣਾਉਣ ਡਈ ਫਿਰ ਮੰਮੀ ਆਪਣੀ ਵਾਸਤੇ ਜਦੋਂ ਬਣਜੇਗਾ ਨਾ ਉਦੋਂ ਤੇਨੂੰ ਦੱਸਾਂਗੀ ਹੋਰ ਸੁਣਾ ਕਿੰਨੀ strong women ਐ ਤੂੰ hello ਹੋਰ ਬੇਬੋ ਮੰਮੀ ਪਾਪਾ ਠੀਕ ਨੇ ਠੀਕ ਆ ਹਾਂਜੀ ਤੋਂ ਮੈਂ ਆਪ ਕੋ ਬਤਾਨਾ ਚਾਹਤਾਂ ਹੂ ਗੁਰੂ ਜੀ ਗੁਰੂ ਨਾਨਕ ਦੇਵ ਜੀ ਕੇ ਬਾਰੇ ਮੈ ਜੋ ਕੇ ਸਿੱਖ ਸਿੱਖ ਕੌਮ ਕੇ ਪਹਿਲੇ ਠੀਕ ਏ ਜੀ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਹੈ ਜੀ ਠੀਕ ਹੈ ਉਸਕੇ ਜਨਮ ਹੂਆ ਹੈ ਪੰਦਰਾਂ ਅਪ੍ਰੈਲ ਚੋਧਹ ਸੌ ਉਨ੍ਹਤਰ ਈਸਵੀ ਵਿਚ ਚੌਦਹ ਦਸੰਬਰ ਪੰਦ੍ਰਹ ਸੌ ਉਨਤਾਲੀ ਈਸਵੀ ਸਿੱਖੀ ਦੇ ਬਾਣੀ ਤੇ ਦਸਾਂ ਸਿੱਖ ਗੁਰੂਆਂ ਵਿੱਚੋ ਪਹਿਲੇ ਗੁਰੂ ਸਨ ਓਹਨਾ ਦਾ ਜਨਮ ਇਹਨਾਂ ਦਾ ਜਨਮ ਦਿਨ ਦੁਨੀਆਂ ਵਿਚ ਗੁਰਪ੍ਰਵ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ Calender ਦੋ ਹਾਜ਼ਰ ਤਿਨ ਮੁਤਾਬਿਕ ਇਕ ਵੈਸਾਖ ਅਤੇ ਵਿਕ੍ਰਮੀ ਨਾਨਕਸ਼ਾਹੀ Calender ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ ਨਵੰਬਰ ਇਸ ਮਹੀਨਿਆਂ ਵਿਚਾਲੇ ਵੱਖਰੀ ਤਰੀਕ ਨੂੰ ਹੁੰਦਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਜਨਮ ਅਤੇ ਜੋਤੀ ਜੋਤ ਸਮਾਉਣ ਬਾਰੇ ਤਰੀਕਾਂ ਵਿਚ ਮਤਭੇਦ ਹੈ ਗੁਰੂ ਨਾਨਕ ਦੇਵ ਜੀ

ਸੁਖਬਾਕੀ ਸ਼੍ਰਾਮਬੇਦੀ ਗਾਣੇਸ਼ਾ ਸਿੰਘ ਬੇ ਬੇਦੀ ਡਾਕਟਰ ਸਰਲੋਚਨ ਸਿੰਘ ਡਾਕਟਰ ਹਰਜਿੰਦਰ ਸਿੰਘ ਦਲਗੀਰ ਵਰਗੇ ਇਤਿਹਾਸਕਾਰਾਂ ਘਰ ਓਹਨਾ ਦਾ ਜਨਮ ਵੀਹ ਅਕਤੂਬਰ ਚੋਦਹ ਸੌ ਉਨ੍ਹਤਰ ਅਤੇ ਜੋਤਿ ਜੋਤ ਸਮਾਉਣ ਠੀਕ ਏ ਸੱਤ ਸਤੰਬਰ ਪੰਦ੍ਰਹ ਸੌ ਉਨਤਾਲੀ ਦਾ ਮੰਨਦੇ ਹਨ ਦੂਜਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਹਵਾਲਿਆਂ ਨਾਲ ਸਾਬਿਤ ਕੀਤਾ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਦੇਵ ਲਾਉਣਾ ਗ਼ਲਤ ਹੈ ਗੁਰੂ ਨਾਨਕ ਸਾਹਿਬ ਨੇ ਦੁਰਦਾਰਾਂਦੇ ਕਬਰ ਕਰ ਲੁਕਾਈ ਤੂੰ ਹੈ ਇਕ ਰੱਬ ਦਾ ਸਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿਚ ਆਕਰ ਤੇ ਦਾਯਿਦ ਦਮਨ ਸਚਾਈ ਦੀ ਹੈਕਿਆਤ ਹੈ ਬਰਬਰਤਾ ਬਰਾਬਰਤਾ ਭਾਈਚਾਰਾ ਪਿਆਰ ਇਤਫ਼ਾਤ ਚੰਗਿਆਈ ਅਤੇ ਗੁਣਾਂ ਉਤੇ ਮਹੇਤ ਬਬਨੀ ਓਹਨਾ ਨੇ ਇਕ ਅਨੋਖਰ ਮਾਧੀ ਸਮਾਜਿਕ ਅਤੇ ਸਾਹਿਤ Platform ਤਿਆਰ ਕੀਤਾ ਸਿੱਖੀ ਤੇ ਮਾਧ ਗ੍ਰੰਥ ਗੁਰੂ ਗ੍ਰੰਥ ਜੀ ਦੇ ਵਿਚ ਗੁਰੂ ਨਾਨਕ ਸਾਹਿਬ ਦੇ ਨੌ ਸੌ ਚੋਹਤਰ ਵਾਕ ਸ਼ਾਹੀਰਾਣਾ ਅੰਦਾਜ਼ ਵਿਚ ਦਰਜ ਹਨ ਜਿਨ੍ਹਾਂ ਵਿੱਚੋ ਜਪੁਜੀ ਸਾਹਿਬ ਆਸਾ ਦੀ ਵਾਰ ਅਤੇ ਸਤਿਗੁਰਤ ਆਦਿ ਪ੍ਰ ਪ੍ਰਮੁਰ ਹਨ ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰੂ ਨਾਨਕ ਦੀ ਹਰਨੋਮਤ ਦਿੱਤੋ ਤੇ ਧਾਰਮਿਕ ਇਕ ਹੈ ਤੇ ਤੇਹਾਰ ਵਾਲੇ ਗੁਰੂਆਂ ਵਿਚ ਵੀ ਸ਼ਾਮਿਲ ਹੈ ਸੀ ਨਾਨਕ ਦੇ ਸ਼ਬਦ ਨੌ ਸੌ ਚੌਹਤਰ ਗਰਕ ਭਜਨ ਸ਼ਬਦ ਸ਼ਬਦ ਦੇ ਰੂਪ ਵਿਚ ਸਿਹਕ ਧਰਮ ਦੇ ਪਵਿੱਤਰ ਗ੍ਰੰਥ

ਕੇ ਨਾਨਕ ਦੀ ਗ੍ਰੰਥਾਂ ਤੇ ਧਾਰਮਿਕ ਅਧਿਕਾਰ ਦੀ ਭਾਵਨਾ ਅਗਲੇ ਨੌ ਗੁਰੂਆਂ ਵਿੱਚੋ ਹਰੇਕ ਉਤੇ ਉਤਰੀ ਸੀ ਜਦੋ ਓਹਨਾ ਨੂੰ ਗੁਰੂ ਗੱਦੀ ਸੋਂਪੀ ਗਈ ਠੀਕ ਆ ਜੀ ਪਹਿਲੀ ਸੀ ਪਰਿਵਾਰ ਦੀ ਸ਼ੁਰੂਵਾਤੀ ਜਿੰਦਗੀ

ਇਹਨਾਂ ਦੇ ਮਾਪੇ ਕਾਲਯਾਨਚੰਦ ਦਾਸ ਬੇਦੀ ਮਕਬੁੱਨ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ ਤੇ ਉਹ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ ਮਾਮਲੇ ਮਾਪੇ ਹਿੰਦੂ ਖੱਤਰੀ ਵਜੋਂ ਸਨਾਤ ਕਰਦੇ ਸਨ ਅਤੇ ਪੇਸ਼ਾਵਰ ਵੇਪ ਵਪਾਰੀ ਸਨ ਓਹਨਾ ਦੀ ਇਕ ਭੈਣ ਬੀਬੀ ਨਾਨਕੀ ਓਹਨਾ ਤੋਂ ਪੰਜ ਸਾਲ ਵੱਡੀ ਸੀ ਬੇਬੇ ਨਾਨਕੀ ਦਾ ਵੇਆਹ ਹੈ ਜੈ ਰਾਮ ਨਾਲ ਚੌਦਹ ਸੌ ਪਚੱਤਰ ਵਿਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਂ ਮੋਦੀ ਦੇ ਲੋਧੀ ਖ਼ਾਨੇ ਵਿਚ ਕੰਮ ਕਰਦਾ ਸੀ ਜੋ ਨਾਨਕ ਦਾ

ਵਿਚ ਉਮਰ ਵਿਚ ਦੌਲਤ ਖਾਂ ਅਧੀਨ ਮੋਦੀ ਖ਼ਾਨੇ ਵਿਚ ਕੰਮ ਕਰਨ ਲਗ ਪਏ ਪ੍ਰਥਮ ਜਨਮ ਸਾਖੀਆਂ ਮੁਤਾਬਕ ਵਿਚ ਇਹ ਅਰਸਾ ਗੁਰੂ ਨਾਨਕ ਲਈ ਇਕ ਖੁਦ ਤਰੱਕੀ ਵਾਲਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿਚ ਹੁਕਮ ਸੁਮਰਾਨੀ ਢਾਂਚੇ ਬਾਰੇ ਕੁਛ ਹਵਾਲੇ ਇਥੋਂ ਦੇ ਰੋਕ ਸਕਦੇ ਹਨ ਸਿੱਖ ਰਿਵਾਜ਼ਾਂ ਮੁਤਾਬਿਕ ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਵਾਤ ਜਿੰਦਗੀ ਦੀਆ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ ਓਹਨਾ ਦੀ ਜਿੰਦਗੀ ਬਾਰੇ ਲਿਖਤਾਂ ਓਹਨਾ ਦੀਆ ਛੋਟੀ ਉਮਰ ਵਿਚ ਖਿੜਕੀ ਹੋਈ ਚੜ੍ਹਦੀ ਹੋਈ ਸੂ ਦਾ ਵੇਰ ਵੇਰਵਾ ਦਿੰਦਿਆਂ ਹਨ ਕਿਹਾ ਜਾਂਦਾ ਹੈ ਕਿ ਪੰਜ ਸਾਲ ਵਿਚ ਨਾਨਕ ਨੇ ਇਲਾਹੀ ਦੀਆਂ ਮਾਜਨੁਨਾ ਵਿਚ ਦਿਲਚਸਪੀ ਵੇਖਾਈ ਪੰਜ ਸਾਲ ਦੀ ਉਮਰੇ ਹੀ ਉਸ ਵਕਤ ਦੇ ਰਿਵਾਜ ਮੁਤਾਬਿਕ ਓਹਨਾ ਦੇ ਪਿਓ ਨੇ ਓਹਨਾ ਨੂੰ ਪਿੰਡ ਦੀ ਖਾਤਿਰ ਗੋਪਾਲ ਕੋਲ ਸੁਖਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ ਗੋਪਾਲ ਨੇ ਇਕ ਮਸ਼ਹੂਰੂ ਵਾਕਿਆ ਕਿਹਾ ਜਾਂਦਾ ਹੈ ਕੇ ਨਯਾਨੇ ਹੁੰਦੇ ਨਾਨਕ ਜੀ ਨੇ ਆਪਣੇ ਅਧਿਆਪਕ ਨੂੰ Number ਇਕ ਨਾਲ ਗੁਮੁਖੀ ਦੇ ਅੱਖਰ ਉੜਾ

ਜਿਵੇ ਕਿ ਇਕ ਰਾਹੇ ਭੁ ਭੁਲਾਰ ਵਜੋਂ ਵਲੋਂ ਪਿਆਚਸ਼ਮ ਦੀਦ ਦਵਾਹੀ ਜਿਸ ਵਿਚ ਸੁਤੇ ਬੱਚੇ ਦੇ ਸਿਰ ਨੂੰ ਬਣਵਈ ਘੜ ਘੜ ਘੜਘਵੀ ਧੁੱਪ ਤੋਂ ਇਕ ਖਾਤੇ ਮੁਤਾਬਿਕ ਦਰੱਖਤ ਦੀ ਛਾਂ ਜਾ ਦੂਜੇ ਵਿਚ ਜ਼ਹਿਰੀਲੇ ਕੁਕਰਾਂ ਵਲੋਂ ਛਾਂ ਕੀਤੀ ਗਈ ਵੀਹ ਦਸੰਬਰ ਵੀਹ ਦਸੰਬਰ ਚੌਦਹ ਸੌ ਸਤਾਸੀ ਈਸਵੀ ਨੂੰ ਨਾਨਕ ਦਾ ਵੀਆਹ ਬਟਾਲਾ ਤਖ਼ਤੀ ਦੇ ਮੂਲਚੰਦ ਅਤੇ

ਸੋਲਹ ਸੌ ਉਨਤੀ ਅਤੇ ਲਖਮੀ ਚੰਦ ਬਾਰਹ ਫਰਬਰੀ ਚੌਦਹ ਸੌ ਸੰਤਾਨੰਵੇ ਜਿਸ Time ਦੀ ਨੌ ਅਪ੍ਰੈਲ ਪੰਦ੍ਰਹ ਸੌ ਤ੍ਰੇ ਤਰੇਵੰਜਾ ਈਸਵੀ ਸ਼੍ਰੀ ਸ਼੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆ ਸਿਖਾਯਾਵਾਂ ਤੋਂ ਗਈਆਂ ਪ੍ਰਾਪਤ ਅਤੇ ਉਹ ਉਦਾਸੀ ਸੰਪਰ ਸੰਪਰਦਾ ਦੇ ਗਾਯਾਤਕ ਬਣ ਗਏ ਜੀਵਨ ਓਹਨਾ ਦਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਸਭ ਤੋਂ ਪਹਿਲੀ

ਦਵਾਰਾ ਵਿਚ ਵੀ ਨਾਨਕ ਦੀ ਜਿੰਦਗੀ ਬਾਰੇ ਲਿਖਯਾ ਸੀ ਹਾਲ ਕੇ ਇਹਨਾਂ ਨੂੰ ਨਾਨਕ ਦੇ ਵੇਹਲੇ ਤੋਂ ਕੁਝ ਅਰਸਾ ਬਾਦ Combine ਕਰਕੇ ਤਿਆਰ ਕੀਤਾ ਗਿਆ ਪਰ ਉਹ ਜਨਮਸਾਖੀ ਨਾਲੋਂ ਘੱਟ ਖੁਲਾਸਾ ਪੈ ਪੈ ਜਨਮਸਾਖੀ ਦਵਾਰਾ ਨਾਨਕ ਨੇ ਜਨਮ ਦੇ ਹਾਲਾਤ ਨੂੰ ਛੋਟਿਆਂ ਵਾਕਿਆ ਨਾਲ ਬਿਆਨ ਕੀਤਾ ਹੈ ਗਿਆਨ ਗਿਆਨ ਰਟਨ ਨੂੰ ਭਾਈ ਮਨੀ ਸਿੰਘ ਨੇ ਗੁਰੂ ਨਾਨਕ ਬਾਬਤ ਪਿਛਲੇ ਭਾਖੰਡੀ ਢਾਂਚਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ ਮਿਲਿਆ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦਾ ਇਕ ਮੈਰਿਜ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਦਾ ਸਕੀ ਖਾਤਾ ਲਿਖਣ ਲਈ ਅਰਥਲਿਪੀ ਜਨਮਸਾਖੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਿਪੀ ਵਿਚ ਲਿਖ ਭਾਈ ਵਾਲਾ ਵਲੋਂ ਲਿਖੇ ਹੋਣ ਦਾ ਦਾਵਾ ਕੀਤਾ ਹੈ ਹਾਲ ਕੇ ਲਿਖਣ ਦੇ ਤਰੀਕੇ ਅਤੇ ਵਰਤੀ ਭਾਸ਼ਾ ਕਰਕੇ ਇਸ ਅਰਥ ਮੈਗਯਾਲਿਕ ਵਰਗੇ

ਕਲਮਬੰਦ ਕੀਤਾ ਗਿਆ ਵਿਧਵਾਨਾ ਮੁਤਾਬਿਕ ਇਸ ਦਾਅਵੇ ਉਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਜਿਵੇ ਕੇ ਲੇਖ ਗੁਰੂ ਨਾਨਕ ਦੇਵ ਜੀ ਦੇ ਕਰੀਬੀ ਰਸਿਕ ਹਨ ਅਤੇ ਓਹਨਾ ਦੇ ਨਾਲ

ਤਾ ਮੌਲਿਕ ਯਕੀਨ ਮੁਕ ਮੁਕ ਮੁਕਤਸ ਗੁਰੂ ਗ੍ਰੰਥ ਸਾਹਿਬ ਵਿਚ ਦਿਖਾਯਾ ਹੈ ਵੀ ਇਸ ਵਿਚ ਸ਼ਾਮਿਲ ਹਨ ਰੱਬ ਦੇ ਨਾਮ ਉਤੇ ਨੀਚਾ ਅਤੇ ਬਦਗੀਕਾਰੀ

ਗੁਰੂ ਗ੍ਰੰਥ ਸਾਹਿਬ ਸਿੱਖੀ ਵਿਚ ਸੁਪਰੀਮ ਇਖ ਇਖ਼ਤਿਯਾਰ ਦਾ ਦਰਜ ਹਾਸਲ ਹੈ ਅਤੇ ਸਿੱਖਾਂ ਦੇ ਗ੍ਯਾਰਵੇ ਅਤੇ ਆਖਰੀ ਗੁਰੂ ਹਨ ਇਸ ਗ੍ਰੰਥ ਗੁਰੂ ਵਿਚ ਗੁਰੂ ਨਾਨਕ ਸਾਹਿਬ ਦੇ ਕੁਲ ਨੌ ਸੌ ਚੌਹਤਰ ਸ਼ਬਦ ਹਨ ਨਾਨਕ ਬਾਣੀ ਸ਼ਬਦ ਰਾਗ ਅਧਕਾਰ ਵਿਚ ਸ਼੍ਰੀ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੀ ਪ੍ਰਭੂ ਭਕਤੀ ਤੇ ਨਾਮ ਸਿਮਰਨ ਲਈ ਗੁਰ ਦੀ ਬਾਣੀ ਦੇ ਅਨਹਦ ਰੂਪ ਨੂੰ ਰਾਗੀ ਬਾਂਉਂਦਿਆਂ ਰਾਗ ਸਹਿਤ ਸ਼ਬਦ ਦੀ ਮਹਿਮਾ ਕੀਰਤਨ ਦੇ ਰੂਪ ਵਿਚ ਕੀਤੀ ਭਾਵੇ ਗੁਰੂ ਸਾਹਿਬ ਨੇ ਦਰਸ਼ਨਿਕ ਕਾਵ ਜਿਵੇ ਜਪੋ ਸਲੋਕ ਤੈਅ ਕੀਤੀ ਤੇ ਸਲੋਕ ਵਾਰਾਂ ਤੋਂ ਵਧੀਕ ਰਾਗ ਰਹਿਤ ਰਚੇ ਪਰ ਓਹਨਾ ਵਿਚ ਦਰਸ਼ਨ ਹੁਸਨ ਰਚਣ ਹਾਲਾਤਾਂ ਵਿਚਾਰ ਧਾਰਾ ਨੂੰ ਉਜਾਗਰ ਕਰਦਾ ਹੈ ਜਿਸ ਵਿਚ ਓਹਨਾ ਦੀ ਸੰਗੀਤ ਦਾ ਅਤੇ ਪ੍ਰਗਗੀਤਾ ਦੀ ਆਪਣੀ ਵਿਕਨਾਸਿਕ ਹੈ ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਦੀ ਅਤੇ ਉਸ ਤੋਂ ਬਾਦ ਵੀ ਸ਼ਬਦ ਕੀਰਤਨ ਕਰਦੇ ਰਹੇ ਉਹ ਉਹ ਵਿਚਾਰਧਾਰਕ ਤੋਰ ਤੋਰ ਤੇ ਵਿਭਿਨ ਦੇਸ਼ਾਂ, ਜਾਤੀਆਂ ਅਤੇ ਮਹਿਜਾਬਾ ਦੇ ਲੋਕਾਂ ਵਿਚ ਵਿਭਿਨ ਸੁਰਾਂ ਤੇ ਸੂਚੀ ਮਨੁੱਖਤਾ ਨੂੰ ਇਕੱਠੀਆਂ ਕਰਕੇ ਅਰਬੀ ਫਾਰਸੀ ਤੋਂ ਆਈ ਵਿਦੇਸ਼ੀ ਸਾਜ ਸਭਾਵ ਨੂੰ ਸੰਗਰ ਲਾ ਕੇ ਬਹੋਬਚਨਤਾ ਬਹੋ ਸੱਭਿਆਚਾਰਕਤਾ ਦੇ ਉਤਪਾਦੀ ਅਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਸੰਦੇਸ਼ ਦੇਣਾ

ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਾਰਾਮਵੀਰ ਸਿੰਘ ਹੈ ਮੈਂ ਪਿੰਡ ਕੁੰਬੜੇ ਦਾ ਨਿਵਾਸੀ ਹਾਂ ਤੇ ਮੈਂ ਅੱਜ ਥੋਨੂੰ ਦੱਸਣ ਜਾਉਂਗਾ ਕੀ ਭੀੜ ਭਾੜ ਵਾਲੀ ਬੱਸ ਚ ਵਿਚ ਯਾਤਰਾ ਤੇ ਇਸ ਬਾਰੇ ਮੈਂ ਦਸੂੰਗਾ ਜੀ ਨਿਮਰੇ ਗੁਣ ਭੇਦ ਭਾਦ ਵਾਲੀ ਵਾਸੁਵਿੱਚ ਅਸੀਂ ਯਾਤਰਾ ਕਰਦੇ ਹਾਂ ਤਾਂ ਸਾਨੂੰ ਵਦਿਨ ਧੇਰੇ ਮੁਸ਼ਕਿਲਾਂ ਆਉਂਦੀਆਂ ਹਨ ਏਦਾ ਕਾਰਨ ਵੀ ਜਨਸੰਖਿਆ ਹੀ ਹੁੰਦੀ ਹੈ ਇਹਨਾਂ ਵਿਚ ਸਫਰ ਕੀਤਾ ਹੋਵੇ ਤਾਂ ਸਫਰ ਕਰਨ ਦਾ ਆਪਣਾ ਮਜ਼ਾ ਵੀ ਆਉਂਦਾ ਹੈ ਇਹੋ ਜਿਹਾ ਸਫਰ ਮੈਨੂੰ ਹੱਲੇ ਤੱਕ ਯਾਦ ਆਉਂਦਾ ਹੈ ਜਿਸ ਪੁਲ ਜਿਸ ਵਿਚ ਮੁਸ਼ਕਿਲ ਬੜੀ ਬੇਸ਼ਕ ਆਉਂਦੀ ਹੈ ਪਰ ਮਜ਼ਾ ਬੀ ਬਹੁਤ ਆਉਂਦਾ ਹੈ ਇਕ ਦਿਨ ਮੈਨੂੰ ਅਪਣੇ ਜਰੂਰੀ ਕੰਮ ਲਈ ਐਰਡਲੀਨੇ ਬੱਸ ਵਿੱਚੋ ਉਤਮੀ ਨਗਰ ਤੋਂ ਬੱਸ ਆਡੇ ਜਾਣਾ ਪੈ ਗਿਆ. ਯਾਤਰਾ ਕਰਨ ਵੇਲੇ ਮੇਰੇ ਦੁੱਖਦਾਈ ਬਣ ਗਈ ਇਹ ਤਾਂ ਬਹੁਤ ਅੱਛਾ ਹੈ ਕਿ ਦਿਨ ਬੱਸ ਵਿਚੇ ਲਗਾਤਾਰ ਸਵਾਰੀ ਚੱਲ ਰਹੀ ਸਨ ਕੰਡਕਟਰਾਂ ਕੰਡਕਟਰਾਂ ਵਾਰ ਵਾਰ ਵੀ ਕਹਿ ਰਹੀ ਸੀ ਕਿ ਬੱਸ ਹੁਣੇ ਚੱਲ ਪਵੇਗੀ ਪਰੰਤੂ ਬੱਸ ਚਲਣ ਦਾ ਨਾਮ ਨਹੀਂ ਲੈ ਰਹੀ ਸੀ twenty ਮਿੰਟ ਬਾਅਦ ਬੱਸ ਬੱਸ ਵਿੱਚ ਭੀੜ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ ਮੈਨੂੰ ਛੱਤ ਦਾ ਡੰਡਾ ਫੜ ਕੇ ਨਿੱਕ ਯਾਤਰਾ ਕਰਨੀ ਪਈ ਜਿੱਥੇ ਕਿ ਲੋਕੀ ਅਤੇ ਤਕਾ ਮਾਰ ਰਹੇ ਸਨ ਤੇ ਉਸ ਵਿੱਚ ਮੈਨੂੰ ਬਹੁਤ ਮੁਸ਼ਕਿਲਾਂ ਹੁੰਦੀ ਸੀ ਗਰਮੀਆਂ ਦੇ ਭੀੜ ਭਾੜ ਕਰਕੇ ਮੇਰਾ ਤਾਂ ਦਮ ਘੁੱਟਣ ਲੱਗ ਗਿਆ ਸੀ ਇੰਨਾ ਭੀੜ ਭਾੜ ਹੋਣ ਕਰਕੇ ਬਾਵਜੂਦ ਵੀ ਡਾਕਟਰਾਂ ਡਾਕਟਰਾਂ ਹੋਰ ਕਈ ਤਰ੍ਹਾਂ ਤੇਜੀਆਂ ਆਉਣ ਵਾਲਿਆਂ ਮਿਲ ਸਕੇ ਦਾ ਕਿੱਤਾ ਹਵਾ ਮਿਲ ਸਕੇ ਇਸ ਕੋਸ਼ਿਸ ਵਿਚ ਮੇਰੀ ਕਮੀਜ਼ ਫੱਟ ਗਈ ਮੈਨੂੰ ਆਪਣੇ ਵਿਚ ਬੜੀ ਮੁਸ਼ਕਿਲ ਪੈ ਗਈ ਸੀ ਜਦੋਂ ਲੋਕ ਅੱਗੇ ਨਿਕਲ ਰਹੇ ਸਨ ਤਾਂ ਇੱਕ ਪਾਸੇ ਧੱਕੇ ਮਾਰ ਰਹੇ ਸਨ ਤਾਂ ਦੂਜੇ ਪਾਸੇ ਲੋਕ ਮੇਰੇ ਪੈਰਾਂ ਚ ਮੇਰੇ ਪੈਰਾਂ ਤੇ ਆਪਣੇ ਪੈਰਾਂ ਰੱਖ ਕੇ ਲੰਘ ਰਹੇ ਸਨ ਮੇਰੇ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ ਵਿਅਕਤੀਆਂ ਨੂੰ ਸਾਰਾ ਟੈਕਸ ਮੇਰੇ ਪੈਰਾਂ ਤੇ ਬਹੁਤ ਮੇਰੇ ਪੈਰਾਂ ਤੇ ਬਹੁਤ ਦਰਦ ਹੋ ਰਿਹਾ ਸੀ ਤੇ ਇਹਨਾਂ ਨੂੰ ਅਚਾਨਕ ਮੈਨੂੰ ਲੱਗੀਆਂ ਕਿ ਮੇਰੀ ਪੇਂਟ ਦੀ ਪਿਛਲੀ ਜੇਬ ਨੂੰ ਕੋਈ ਖਿੱਚ ਰਿਹਾ ਹੈ ਤੇ ਹੱਥ ਲਣਾ ਕੇ ਦੇਖ ਰਿਹਾ ਹੈ ਤੇ ਮੇਰੇ ਹੋਸ਼ ਉੱਡ ਗਏ ਤੇ ਮੇਰੇ ਪਰਸ ਗਿਰ ਗਾਇਬ ਹੋ ਚੁੱਕਿਆ ਹੈ ਚੀਕਾਂ ਚੀਕਿਆ ਕੇ ਮੈਂ ਬੱਸ ਨੂੰ ਰੁਕਵਾਇਆ ਤੇ ਮੈਂ ਡਾਕਟਰਾਂ ਨੂੰ ਵੀ ਕਿਹਾ ਪਰ ਉਸਦੇ ਕੰਨਾਂ ਤੇ ਜੂੰ ਤੱਕ ਨਹੀਂ ਸਵਾਰ ਹੋਈ ਉਹ ਆਪਣੀਆਂ ਟਿਕਟਾਂ ਕੱਟਣ ਦਾ ਮਗਨ ਸ਼ਗਨ ਹੋਣ ਕਰਕੇ ਰੁਕਵਾ ਨਾ ਪਾਂਦਾ ਜਿਵੇ ਹੀ ਬੱਸ ਰੁੱਕੀ ਬੱਸ ਦਾ ਜੇਬ ਕਚਰੇ ਨੂੰ ਦਿੱਖ ਗਿਆ ਮੇਰੇ ਅਲਾਵਾ ਜੇਬ ਕਤਰਾ ਤੇ ਹੋਰ ਵਿਅਕਤੀ ਦੀਆਂ ਜੇਬਾਂ ਸਾਫ ਕਰਨ ਵਾਲਾ ਕਰ ਚੁੱਕਿਆ ਸੀ ਇਸਤੋਂ ਅਲਾਵਾ ਇਸ ਵਿੱਚ ਔਰਤ ਦੀ ਸੋਂਨੇ ਦੀ ਚੇਨ ਵੀ ਗਾਇਬ ਹੋ ਗਈ ਥੀ ਸੀ ਸਾਂਨੂੰ ਚਾਰਾਂ ਨੂੰ ਰਿਪੋਰਟ ਲਿਖਵਾਉਣ ਲਈ ਲਿਸ਼ਟ ਵਿਚ ਥਾਰ ਦਿੱਤਾਂ ਗਿਆ ਅਸੀਂ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਆਪਣੀ ਆਪਣੀ ਰਿਪੋਰਟ ਲਿਖਵਾਈ ਇਸ ਕੰਮ ਵਿੱਚ ਹੀ ਮੇਰੇ ਦੋ ਘੰਟੇ ਨਿਕਲ ਗਏ

ਜਾ ਰਿਹਾ ਸੀ ਤੇ ਮੇਰਾ ਕੰਮ ਵਿੱਚ ਹੀ ਰੁੱਕ ਗਿਆ ਸੀ ਕਿਸੇ ਤਰ੍ਹਾਂ ਦੁਖਾਇ ਬਣ ਕੇ ਗ਼ਰੀਬੀ ਬਣ ਨੂੰ ਤੁਹਾਨੂੰ ਦਸਿਆ ਤਾਂ ਡਾਕ੍ਟਰ ਨੇ ਬਾਰ ਬਾਰ ਕਿਹਾ ਕਿ ਬੱਸ ਹੁਣੇ ਚੱਲ ਪਵੇਗੀ ਪਰ ਬੱਸ ਚੱਲਣ ਦਾ ਨਾਉ ਤਾਂ ਲੈਂਦੀ ਨਹੀਂ ਜਦੋਂ ਅੱਗੇ ਨਿਕਲ ਰਹੇ ਸਨ ਤਾਂ ਅੱਗੇ ਬੱਸ ਧੱਕੇ ਪੈ ਰਹੇ ਸਨ ਇਸ ਵਿੱਚ ਮੈਨੂੰ ਬੜੀ ਬਹੁਤ ਦੁੱਖ ਬੜੀ ਦਰਦ ਹੋਇ ਤੇ ਮੈਂ ਉਤਰਨ ਵਾਲਾ ਵੀ ਨਹੀਂ ਸੀ ਕਿਉਕਿ ਮੈਨੂੰ ਜਰੂਰੀ ਕੰਮ ਕਰਨ ਲਈ ਸ਼ਹਿਰ ਜਾਣਾ ਸੀ ਜਿਸ ਲਈ ਮੈਂ ਬੱਸ ਵਿੱਚ ਹੀ ਖੜਾ ਰਿਹਾ

ਜੋ ਕਿ ਬੱਸ ਕੰਡਕਟਰ ਨੂੰ ਵੀ ਨਹੀਂ ਸੁਨ ਰਹੇ ਸਨ ਲੋਕ ਫਿਰ ਵੀ ਇੱਕ ਦੂਜੇ ਦੇ ਉੱਪਰ ਹੀ ਚੜ੍ਹੀ ਜਾ ਰਹੇ ਸਨ ਇੱਕ ਦਿਨ ਮੈਨੂੰ ਇਹ ਯਾਦ ਦਿੱਲੀ ਬੱਸਾਂ ਵਿਚ ਸਫਰ ਕਰਨਾ ਪੈ ਗਿਆ ਜਿਵੇ ਕਿ ਇਸ ਬਾਰੇ ਉਹੀ ਜਾਣਦਾ ਹੈ ਜਿਸ ਨੇ ਉਹਨਾਂ ਵਿੱਚ ਸਫਰ ਕਿੱਤਾ ਹੋਵੇ ਸਫਰ ਕਰਨ ਦਾ ਆਪਣਾ ਮਹਜਾ ਵੀ ਬਹੁਤ ਆਉਂਦਾ ਹੈ ਸਫਰ ਵਿੱਚ ਯਾਦ ਆਉਣ ਦੇ ਵੀ ਬਹੁਤ ਜਿਸ ਨੂੰ ਭੁਲਾ ਪਾਉਣਾ ਮੇਰੇ ਵੀ ਮੁਸ਼ਕਿਲ ਹੈ ਇਸ ਵਿਚ ਇਹ ਹੈ ਕਿ ਜਿਵੇ ਕਿ ਆਪਣਾ ਵਿੱਚ ਦੱਸਿਆ ਜਾਂਦਾ ਹੈ ਕਿ ਸਾਂਨੂੰ ਬੱਸ ਵਿਚ ਚੋਰ ਜੇਬ ਕਤਰਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਮੈਨੂੰ ਇਹਨਾਂ ਧਿਆਨ ਨਹੀਂ ਸੀ ਜੋ ਕਿ ਮੈਂ ਇਹਨਾਂ ਬਾਰੇ ਸੋਚ ਸਕਾਂ ਕਿਉਕਿ ਮੈਨੂੰ ਬਾਕੀ ਭੀੜ ਭਾੜ ਵਾਲੇ ਲੋਕ ਹੀ ਮੈਨੂੰ ਧੱਕੇ ਮਾਰਨ ਵਿਚ ਇਹਨੇ ਉਹੋ ਲੋਕ ਸਾਂਨੂੰ ਧੱਕੇ ਮਾਰ ਮੈਂਨੂੰ ਇੰਨੇ ਧੱਕੇ ਮਾਰ ਮਾਰ ਮੈ ਇੰਨਾ ਦੁਖੀ ਹੋਗਿਆ ਸੀ ਕਿ ਜੇ ਮੈਨੂੰ ਇੰਨੀ ਸੂਰਤ ਹੀ ਨਹੀਂ ਸੀ ਕਿ ਮੈਂ ਆਪਣੀ ਜੇਬ ਵਿੱਚ ਪਰਸ ਦੇਖ ਲਵਾਂ ਜੋ ਕਿ ਮੈਂ ਹੁਣ ਦੋਨੋ ਦੱਸ ਰਿਹਾ ਹਾਂ ਜਿਵੇ ਮੈਂ ਥੋਨੂੰ ਦੱਸ ਰਿਹਾਂ ਹਾਂ ਕਿ ਮੇਰਾ ਤਾਂ ਬੱਸ ਵਿੱਚ ਖੜਨਾ ਹੀ ਮੁਸ਼ਕਿਲ ਹੋਗਿਆ ਸੀ ਤੇ ਕਤਰਾ ਮੇਰੀ ਜੇਬ ਨੂੰ ਜੋ ਬੰਦਾ ਜੇਬ ਨੂੰ ਖਿੱਚ ਰਿਹਾ ਸੀ ਊਹ ਮੇਰਾ ਪ੍ਰ੍ਰਸ ਵੀ ਚੋਰੀ ਕਰ ਲੈਗੀਆਂ ਬਾਕੀ ਜਿੰਨੇ ਵੀ ਹੋਰ ਬੱਸ ਵਿੱਚ

ਜੇਬ ਕਤਰੇ ਜਾਂ ਚੋਰ ਨੂੰ ਦੇਖਿਆ ਹੈ ਮੈਂ ਕਿਹਾ ਕਿ ਚੋਰ ਨੂੰ ਦੇਖਿਆ ਨਹੀਂ ਕਹਿੰਦੇ ਕਿ ਫ਼ੇਰ ਤੁਸੀ ਕਿਵੇਂ ਏਵੈ ਦੱਸ ਸਕਦੇ ਹੋ ਜੋ ਕਿ

ਇਸ ਲਈ ਥੋਨੂੰ ਵੀ ਇਹੀ ਕਹਿੰਦਾ ਹਾਂ ਕਿ ਤੁਸੀ ਆਪਣੀ ਜੇਬ ਕੀਤੇ ਵੀ ਸਫਰ ਬੱਸ ਜਾਂ ਰੇਲ ਆਦਿ ਜਾਂ ਕਿਸੇ ਵੀ ਭੀੜਭਾੜ ਵਾਲੀ ਜਗਾਹ ਤੇ ਸਫਰ ਕਰਦੇ ਹੋ ਤਾਂ ਥੋਨੂੰ ਇਹ ਤਿੰਨਾ ਦਾ ਜਿਹਾ ਰਖ ਕੇ ਚਲਣਾ ਪਵੇਗਾ ਜੋ ਥੋਨੂੰ ਬਹੁਤ ਹੀਂ ਕੰਮ ਆਉਣ ਵਾਲੀ ਚੀਜਾਂ ਹਨ ਤੇ ਥੋਨੂੰ ਈਸ ਬਾਰੇ ਸੋਚਿਆ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੀ ਸੰਭਾਲ ਕੇ ਰੱਖਿਆ ਜਾਵੇ ਜੋ ਕਿ ਇਹਨਾਂ ਬੱਸਾਂ ਵਿੱਚ ਭੀੜ ਹੁੰਦੀ ਹੈ ਇਹਨਾਂ ਵਿਚ ਨਾ ਸਫਰ ਕਰਾਇਆ ਜਾਵੇ ਹਲਕੀ ਤੁਸੀ ਆਟੋ ਜਾਂ ਰਿਕਸ਼ਾ ਵਿਚ ਸਫਰ ਕਰ ਲਵੋ ਇਸ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਲਈ ਰੁਕਵਾ ਲਈ ਕੰਡਕਟਰਾਂ ਨੂੰ ਵੀ ਕੰਨਾਂ ਤੇ ਜੂ ਵੀ ਨਹੀਂ ਸਵਾਰ ਹੁੰਦੀ ਇਸ ਲਈ ਆਪਣੀਆਂ ਟਿਕਟਾਂ ਕੱਟਣ ਵਿਚ ਲੱਗੇ ਰਹਿੰਦੇ ਹਨ

ਇਹਤਾ ਕਰਤਾ ਤਾਂ ਹੋਰ ਵਿਅਕਤੀਆਂ ਦੀਆਂ ਜੇਬਾਂ ਵੀ ਸਾਫ ਕਰ ਚੁੱਕਿਆ ਸੀ ਤੇ ਉਹ ਤਾਂ ਉਤਾਰ ਕੇ ਭੱਜ ਲਿਆ ਤੇ ਸੱਦੇ ਹੱਥ ਨਹੀਂ ਲੱਗਿਆ ਇਸ ਲਈ ਮਜਾਕ ਵੀ ਹੁੰਦਾ ਹੈ ਕਿ ਓਏ ਹੋਏ ਜਿੰਨੀਆਂ ਮੁਸ਼ਕਿਲਾਂ ਇਕ ਦਿਨ ਮੇਰੇ ਆਪਣੇ ਜਰੂਰੀ ਟਾਵੇ ਦੇ ਵਿੱਚ ਹੁੰਦਾ ਹੈ ਇਸਤੋਂ ਇਕ ਮਿੰਟ ਬਾਅਦ ਗੱਲ ਚੱਲ ਪਾਈ ਘੁਟਣ ਲਈ ਗਰਮੀ ਵਿਚ ਤੇ ਕਰਨ ਮੇਰੇ ਕਦਮ ਘੁਟਣ ਲੱਗਾ ਇੰਨੀ ਭੀੜ ਹੋਣ ਦੇ ਬਾਵਜੂਦ ਵੀ ਲੀਡਰਾਂ ਨੂੰ ਹਹੋਰ ਬੁਲਾ ਬੁਲਾ ਕੇ ਬੱਸ ਵਿਚ ਚੜਾ ਰਹੇ ਸੀ ਮੈਂ ਖਿੜਕੀਆਂ ਵੱਲ ਮੂੰਹ ਕਰਕੇ ਸਾਹ ਲੈਣ ਦੀ ਕੋਸ਼ਿਸ ਵੀ ਕਿੱਤੀ

ਇਸ ਲਈ ਸਾਨੂ ਸਤ ਪੰਜ ਛੇ ਸੱਤ ਅੱਠ ਨਾਉ ਦਸਵੀ ਦੇ ਵਿਚ ਵਿਚ ਸਾਂਨੂੰ ਵੈਸੇ ਤਾਂ ਸਾਂਨੂੰ ਇਹੀ ਕਰਨਾ ਚਾਹੀਦਾ ਹੈ ਕਿ ਪੰਜ ਛੇ ਸੱਤ ਵਜੇ ਤਕ ਆਪਣੇ ਆਪਣੇ ਘਰੇ ਜਾ ਪਹੁੰਚ ਲੈਣਾ ਚਾਹੀਦਾ ਹੈ ਕਿਉਕਿ ਦੱਸ ਵਜੇ ਇਹ ਚੀਜਾਂ ਦਾ ਉਪਯੋਗ ਨਾ ਕਰੋ ਜੋ ਕਿ ਥੋਨੂੰ ਮੁਸ਼ਕਿਲ ਆ ਜਾਵੇ ਇਸ ਲਈ ਤੁਹਾਨੂੰ ਇਸ ਬਾਰੇ ਵਧੇਰੇ ਧਿਆਨ ਰੱਖ ਕੇ ਚਲਣਾ ਪਵੇਗਾ ਸਤਸ਼ੀਅਕਾਲ ਜੀ ਮੈਂ ਧਰਮਵੀਰ ਥੋਨੂੰ ਫੇਰ ਇਹਨਾਂ ਚੀਜਾਂ ਬਾਰੇ ਦੱਸਾਂਗਾ Hello ਰਿਤੂ ਕੀ ਆ ਠੀਕ ਆ ਕੁੱਛ ਨਹੀਂ ਮੈਂ ਉਹ ਡਈ ਸੀ ਸਬਜ਼ੀ ਬਣਾਉਣ ਡਈ ਸੀ। ਮੈਂ ਉਹ ਵੇਖਣ ਡਈ ਸੀ . ਮੈਂ ਵੇਖਣ ਡਈ ਹਾਂ, ਮੈਂਹਾ ਕੋਈ ਏਹੋ ਜੇਹੀਆ ਬਣਾ। ਠੀਕ ਆ ਕਿਹੜਾ ਬੱਚਨ? ਹੱਲੇ ਮੈਂ ਦੇਖਣ ਡਈ ਕੀ ਕਹਿਣ ਡਏ ਸੀ ਓਹਨਾ ਨੇ net ਤੇ ਵੇਖਣ ਡਈ ਆ ਬੀ ਬੱਚਨ ਸੰਭਾਲ ਕੇ ਰੱਖੋ .

ਠੀਕ ਆ ਕਿਹੜਾ ਬੱਚਨ?

ਹਾਂ। ਚਲ ਠੀਕ ਆ ਕੱਟਣੀ ਸੀ।

ਡਈ ਆ ਧਿਆਨ ਦੇਣ ਬਚਣ ਬਾਈਬਲ ਦੀ ਮਤੀ।

ਦੀਦੀ ਵੀ ਮਤੀ ਮਤੀ ਦੇ।

ਜਸਾਇਆ, ਜਸਾਇਆ ਮੈਂ ਪੜ੍ਹ ਲਿਆ ਆ। ਨੀਤੀ ਵਚਨ ਉਹ ਨੇ ਬਾਈਬਲ ਚ ਮਿਲਿਆ। ਨੀਤੀ ਬੱਚਨ ਡਏ ਸੀ ਵੇਖਣ ਦੀਦੀ ਬਾਈਬਲ ਚ ਤੇ ਨੀਤੀ ਬੱਚਨ ਮਿਲਿਆ ਨਹੀਂ, ਲੱਭਾ ਨਹੀਂ। ਨੀਤੀ ਬੱਚਨ ਨਹੀਂ ਮਿਲਿਆ? ਅਮ ਤਾਡੇ ਕੋ ਮੇਰੇ ਕੋਲ਼ ।

ਨਹੀਂ ਓਤਰਾਂ ਬਾਈਬਲ ਕਿਹੜੀ ਪਵਿੱਤਰ ਬਾਈਬਲ ਕ ਨੈਣ ਵਾਲੀ ਆ . ਮੇਰੇ ਕੋ ਹੈਗੀ ਆ ਮੇਰੇ ਹਿਸਾਬ ਨਾਲ ਆ ਪਵਿੱਤਰ ਨਹੀਂ ਲਿਖਿਆ ਹੁੰਦਾ ਓਹਦੇ ਤੇ ਪਵਿੱਤਰ ਬਾਈਬਲ। ਹਰ ਬਾਈਬਲ ਚ ਹੁੰਦਾ ਪਰ ਇਹਦੇ ਵਿਚ ਨੀਤੀ ਬੱਚਨ ਹੈਨੀ ਨਾ ਦੀ ਦੀਦੀ ਡਈ ਸੀ ਤੇ ਅਸੀਂ ਵੇਖਣ ਡਏ ਹਾਂ ਮੈਂ ਤੇ ਦੀਦੀ ਲੱਭਣ ਡਏ ਹਾਂ ਨੀਤੀ ਬੱਚਨ ਹੀ ਨਹੀਂ ਲਭਾ। ਇੱਕ ਮਿੰਟ ਮੈਂ ਤੈਨੂੰ ਹੁਣੇ ਵੇਖ ਕੇ ਦੱਸ ਦਿੰਨੀ ਆ ਪਵਿੱਤਰ ਬਾਈਬਲ ਹਰ ਇੱਕ ਬਾਈਬਲ ਚ ਸਾਫ ਲਿਖਿਆ ਹੁੰਦਾ ਆ। ਤਾਹੀ ਫਿਰ ਸਾਡਾ ਖਿਆਲ ਨਹੀਂ ਰਿਹਾ। ਤੂੰ ਖਿਆਲ ਨਹੀਂ ਕੀਤਾ ਹੋਣਾ ਦੁਬਾਰਾ ਵੇਖ। ਹਾਂ ਨੀਤੀ ਬੱਚਨ ਨੀਲੂ ਅਹ ਮਤੀ ਕਰਨ ਡਈ ਤਿਆ ਪੜਨ ਡਈ ਆ? ਦੀਦੀ ਪੜ੍ਹਦੀ ਆ ਮੈਂ ਤੇ ਘਟ ਹੀ ਪੜ੍ਹਦੀ ਆ .

ਅੱਛਾ ਵਧੀਆ ਗੱਲ ਆ daily ਪੜ੍ਹਦੇ ਆ ਤੇ ਰੋਜ ਬਾਈਬਲ ਤੇ ਜਿੰਨੀ ਵਾਰੀ ਵੀ ਖੋਲੋਗੇ ਨਵਾਂ ਹੀ ਬੱਚਨ ਮਿਲਣਾ ਆ ਕੁੱਛ ਨਵਾਂ ਹੀ ਮਿਲਣਾ ਆ ਵਿਚੋਂ।

ਹੋਰ, ਹਾਂ ਕੀ ਕਰਨ ਡਏ .

ਚੱਲ ਠੀਕ ਆ, ਮੈਂ ਵੀ ਲਏ ਤਿੰਨ ਸੂਟ ਘਰ ਪਾਉਣ ਵਾਲੇ ਹਮ ਆਹ ਮੰਮੀ ਨੇ ਵੀ ਲਿਆ ਈ ਕਿੰਨੇ ਕਿੰਨੇ ਵਾਲਾ ਅਹ ਤੇ ਕਿੰਨੇ ਕਿੰਨੇ ਦਾ? ਦੋ ਲਏ ਮੈਂ ਤਿਨ, ਤਿੰਨ ਤਿੰਨ ਸੋ ਆਲੇ, ਹਾ ਨਿੱਕੀ ਨਿੱਕੀ ਬੂਟੀਆਂ ਵਾਲੇ ਨੀ ਚੱਲੇ ਹੁਣ। ਆਹੋ ਮੰਮੀ ਨੇ ਵੀ ਓਹੋ ਹੀ ਲਿਆ ਆ .

ਫਰਾਕਾਂ ਵੀ ਬਣਾਈਆਂ ਲੋਕਾਂ ਨੇ। ਮੈਂ ਵੀ ਫਰਾਕ ਬਣਾਈ ਆ ਇਕ yellow color ਚ ਲਈ ਬਣਾਈ। ਆਹੋ ਤੇ yellow ਤੇ ਤੁਸੀਂ ਪਾ ਕੇ ਵੀ ਆਏ ਸੀ ਨਾ ਓਦਣ। ਤਾਡੇ ਘਰ ਮੈਂ yellow ਪਾ ਕੇ ਆਈ ਹੀ ਫਰਾਕ। ਨਹੀਂ red ਪਾ ਕੇ। ਉਹ ਓਥੇ ਤੁਸੀਂ ਓ ਚਲੇ ਫਰਾਕ ਪਾ ਕੇ ਆਏ ਮੇਰੇ ਕੋਲ ਤੇ ਨੀ ਫਰਾਕ ਪਾ ਕੇ ਆਏ। ਹਾਂ ਹਾਂ ਓਹੀ ਓਹੀ ਓਹੀ ਪਰ ਪਤਾ ਹੀ ਨਹੀਂ ਓ ਲਗਦਾ ਬੀ ਪਾਈ ਆ ਕ ਨਹੀਂ ਬਹੁਤ ਠੰਡਾ ਕਪੜਾ ਹਾਂ ਮੈਂ ਤਾਂ ਕਹਿਣ ਡਈ ਅਹ ਘਰ ਪਾਉਣ ਲਈ .

ਦੋ ਘੰਟੇ ਲਗਾਤਾਰ ਬੈਠਣਾ। ਮੈਂ ਲੈਣਾ ਸੀ ਚਰਚ ਵਾਸਤੇ ਮੈਂ ਕਿਹਾ ਥੋੜੇ ਹਲਕੇ ਹਕਲੇ ਲਾ . ਮੇਰੇ ਕੋ ਨਹੀਂ ਓ ਪੈਂਦੇ ਹੁਣ ਕਪੜੇ ਦੂਜਾ ਮੈਂ ਨਹੀਂ ਪਾ ਸਕਦੀ ਆਹੋ ਹੀ ਪੈਣੇ ਹਲ cotton ਦੇ ਠੰਡੇ ਠੰਡੇ ਹਲਕੇ ਹਲਕੇ। ਸਹੀ ਗੱਲ ਆ . ਪੁਰਾਣੇ ਤੇ ਹੈਗੇ ਪਰ ਮੈਂ ਕਹਿਣ ਡਈ ਆ ਸਲਵਾਰ ਕਮੀਜ਼ ਚੱਲ ਓਥੇ ਜਾਣ ਲਈ ਸਵਾਉਣੀ ਆ। ਪਲਾਜ਼ੋ ਠੀਕ ਆ ਚਰਚ ਚ ਮੈਂ ਪਲਾਜ਼ੋ ਸੂਟ ਪਾਉਣਾ। ਪਲਾਜ਼ੋ ਮੇਰੇ ਪਏ ਆ ਸ਼ਰਾਰੇ ਵੀ ਪਏ ਆ ਦੋ ready mate ਓਹਨਾ ਨਾਲ ਮੈਂ ਕਿਹਾ ਕੁੜਤੇ ਲੈ ਲਾਂਗੀ ਜਦੋ ਜਾਵਾਂਗੇ ਬਾਅਦ ਚੋਂ.

ਚਰਚ ਵੀ ਲੈਜੋ ਪਾ ਕੇ press ਕਰੋ ਤੇ ਇਹਦੇ ਚ ਕੀ ਆ, ਮੇਰੇ ਰਾਦਾ ਆ ਬੀ ਇਕ ਫਰਾਕ ਸਵਾਲੀ ਆ ਤੇ ਹੁਣ ਪਲਾਜ਼ੋ ਕੁੜਤਾ ਸਵਾਲਾਂ। ਕੋਈ ਕਹਿਣ ਡੇਆ ਫਰਾਕ ਸਵਾਲਾ ਕੋਈ ਕਹਿਣ ਡੇਆ ਪਲਾਜ਼ੋ ਕੁੜਤਾ।